ਕੇ ਟੱਚ ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ ਵਿੱਚ ਆਪ ਦਾ ਸੁਆਗਤ ਹੈ
ਇਸ ਟਯੂਟੋਰੀਅਲ ਵਿੱਚ ਤੁਸੀਂ ਕੇ ਟੱਚ ਅਤੇ ਕੇ ਟੱਚ ਇੰਟਰਫੇਸ ਬਾਰੇ ਸਿਖੋਂ ਗੇ
ਤੁਸੀਂ ਸਿਖੋਂ ਗੇ ਕਿ ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ ਬੋਰਡ ਤੇ ਇਕਦਮ ਸਹੀ ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ
ਤੁਸੀਂ ਇਹ ਵੀ ਸਿਖੋਂ ਗੇ ਕਿ160 ਹਰ ਵਾਰੀ ਬਿਨਾਂ ਨੀਚੇ ਵੇਖਿਆਂ ਟਾਈਪ ਕਿਵੇਂ ਕਰੀਏ ਆਤੇ ਕੇ ਟੱਚ ਕੀ ਹੈ ਕੇ ਟੱਚ ਇਕ ਟਾਈਪਿੰਗ ਟਯੂਟਰ ਹੈ
ਇਹ ਤੁਹਾਨੂੰ ਸਿਖਾਉਂਦਾ ਹੈ ਕਿ ਅੋਨ ਲਾਈਨ ਇੰਟਰੇਕਟਿਵ ਕੀ ਬੋਰਡ ਰਾਹੀਂ ਕਿਵੇਂ ਟਾਈਪ ਕਰਨਾ ਹੇ
ਤੁਸੀਂ ਆਪਣੀ ਸਹੂਲਿਅਤ ਮੁਤਾਵਕ ਟਾਈਪਿੰਗ ਸਿਖ ਸਕਦੇ ਹੋ
ਤੁਸੀਂ ਹੌਲੀ ਹੌਲੀ ਸਹੀ ਟਾਈਪਿੰਗ ਦੇ ਨਾਲ ਨਾਲ ਟਾਈਪਿੰਗ ਸਪੀਡ ਵੀ ਵੱਧਾ ਸਕਦੇ ਹੋ
ਕੇ ਟੱਚ ਵਿੱਚ ਤੁਹਾਡੇ ਅਭਿਆਸ ਲਈ ਅੱਲਗ ਅੱਲਗ ਲੈਵਲ ਦੇ ਕਈ ਲੈਕਚਰ ਤੇ ਟਾਈਪਿੰਗ ਦੇ ਨਮੂਨੇ ਹਨ
ਇਥੇ ਅਸੀਂ ਊਬੰਤੂ ਲੀਨਕਸ 1110 ਤੇ ਕੇ ਟੱਚ 171 ਇਸਤੇਮਾਲ ਕਰ ਰਹੇ ਹਾਂ
ਤੁਸੀਂ ਊਬੰਤੂ ਸੋਫਟਵੇਅਰ ਸੈਂਟਰ ਤੋਂ ਕੇ ਟੱਚ ਇੰਸਟਾਲ ਕਰ ਸਕਦੇ ਹੋ
ਊਬੰਤੂ ਸੋਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ ਇਸੇ ਵੇਬ ਸਾਈਟ ਤੇ ਊਬੰਤੂ ਲੀਨਕਸ ਟਯੂਟੋਰਿਅਲ ਵੇਖੋ
ਆਉ ਕੇ ਟੱਚ ਖੋਲੀਏ
ਪਹਿਲਾਂ ਡੈਸ਼ ਹੋਮ ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ਤੇ ਇਕ ਗੋਲ ਬਟਨ ਹੈ
ਇਕ ਸਰਚ ਬੌਕਸ ਖੁੱਲੇਗਾ
ਇਸ ਸਰਚ ਬੌਕਸ ਵਿੱਚ ਕੇ ਟੱਚ ਟਾਈਪ ਕਰੋ
ਸਰਚ ਬੌਕਸ ਦੇ ਨੀਚੇ ਕੇ ਟੱਚ ਦਾ ਨਿਸ਼ਾਨ ਆ ਜਾਏਗਾ
ਇਸ ਤੇ ਕਲਿਕ ਕਰੋ
ਕੇ ਟੱਚ ਦੀ ਵਿੰਡੋ ਖੁੱਲ੍ਹ ਜਾਏਗੀ
ਜਾਣ ਫੇਰ ਤੁਸੀਂ ਟਰਮਿਨਲ ਰਾਹੀਂ ਵੀ ਕੇ ਟੱਚ ਖੋਲ੍ਹ ਸਕਦੇ ਹੋ
ਟਰਮਿਨਲ ਖੋਲ੍ਹਣ ਲਈ ਕੰਟਰੋਲਆਲਟ ਅਤੇ ਟੀ ਬਟਨ ਇੱਕਠੇ ਦਬਾਉ
ਕੇ ਟੱਚ ਖੋਲ੍ਹਣ ਲਈ ਟਰਮਿਨਲ ਵਿੱਚ ਕਮਾਂਡ ਟਾਈਪ ਕਰੋ160 ਕੇ ਟੱਚ ਅਤੇ ਐਂਟਰ ਬਟਨ ਦਬਾਉ
ਆਉ ਹੁਣ ਕੇ ਟੱਚ ਇੰਟਰਫੇਸ ਦੇ ਬਾਰੇ ਜਾਨਦੇਂ ਹਾਂ
ਮੁੱਖ ਮੈਨਯੂ ਵਿੱਚ ਫਾਈਲ ਟਰੇਨਿੰਗ ਸੈਟਿੰਗ ਅਤੇ ਹੈਲ੍ਪ ਮੈਨਯੂ ਹਨ
ਟਾਈਪਿੰਗ ਦੇ ਅਭਿਆਸ ਲਈ ਨਵਾਂ ਸੈਸ਼ਨ ਸ਼ੁਰੂ ਕਰਨ ਲਈ ਸਟਾਰ੍ਟ ਨਿਊ ਸੈਸ਼ਨ ਤੇ ਕਲਿਕ ਕਰੋ
ਟਾਈਪ ਕਰਦਿਆਂ ਸੈਸ਼ਨ ਰੋਕਣ ਲਈ ਪੌਜ਼ ਸੈਸ਼ਨ ਬਟਨ ਤੇ ਕਲਿਕ ਕਰੋ
ਆਪਣੀ ਟਾਈਪਿੰਗ ਦੀ ਉਨਤੀ ਜਾਣਨ ਲਈ ਲੈਕਚਰ ਅੰਕੜੇ ਤੇ ਕਲਿਕ ਕਰੋ
ਟਾਈਪਿੰਗ ਲੈਵਲ ਟਾਈਪਿੰਗ ਦੀ ਮੁਸ਼ਕਿਲ ਦਰਸਾਉਂਦਾ ਹੈ ਅਤੇ ਟਾਈਪ ਕਰਨ ਲਈ ਵਰਤਿਆਂ ਕੀਜ਼ ਦੀ ਗਿਣਤੀ ਤੇ ਨਿਰਭਰ ਹੈ
ਸਪੀਡ ਤੁਹਾਡੇ ਵਲੋਂ ਪਰ ਮਿੰਟ ਟਾਈਪ ਕੀਤੇ ਅੱਖਰ ਦੱਸਦੀ ਹੈ
ਸ਼ੁੱਧਤਾ ਦਰਸਾਂਦੀ ਹੈ ਕਿ ਤੁਹਾਡੀ ਟਾਈਪਿੰਗ ਕਿੰਨੀ ਪ੍ਰਤੀਸ਼ਤ ਸਹੀ ਹੈ
ਇਸ ਲੈਵਲ ਦੇ ਨਵੇਂ ਅੱਖਰ ਦਰਸਾਂਦੇ ਹਨ ਉਹ ਅੱਖਰ ਜਿਨ੍ਹਾਂ ਦਾ ਤੁਸੀਂ ਚੁਣੇ ਹੋਏ ਲੈਵਲ ਤੇ ਅਭਿਆਸ ਕਰਨਾ ਹੈ
ਟੀਚਰ ਅਧਿਆਪਕ ਟੀਚਰ ਲਾਈਨ ਉਹ ਅੱਖਰ ਦਰਸਾਂਦੀ ਹੈ ਜੋ ਤੁਸੀਂ ਟਾਈਪ ਕਰਨੇ ਹਨ
ਸਟੂਡੈਂਟ ਵਿਦਿਆਰਥੀ ਸਟੂਡੈਂਟ ਲਾਈਨ ਉਹ ਅੱਖਰ ਦਰਸਾਂਦੀ ਹੈ ਜਿਹੜੇ ਤੁਸੀਂ ਕੀ ਬੋਰਡ ਤੋਂ ਟਾਈਪ ਕੀਤੇ ਹਨ
ਵਿੱਚਕਾਰ ਕੀ ਬੋਰਡ ਦਿਖਾਇਆ ਗਇਆ ਹੈ
ਕੀ ਬੋਰਡ ਦੀ ਪਹਿਲੀ ਲਾਈਨ ਅੰਕ ਖਾਸ ਚਿੰਨ੍ਹ ਅਤੇ ਬੈਕ ਸਪੇਸ ਬਟਨ ਦਰਸਾਂਦੀ ਹੈ
ਟਾਈਪ ਕੀਤੇ ਅੱਖਰ ਮਿਟਾਉਣ ਲਈ ਬੈਕ ਸਪੈਸ ਬਟਨ ਦਬਾਉ
ਕੀ ਬੋਰਡ ਦੀ ਦੂਜੀ ਲਾਈਨ ਵਿੱਚ ਵਰਣਮਾਲਾ ਕੁਝ ਖਾਸ ਚਿੰਨ੍ਹ ਅਤੇ ਟੈਬ ਦਾ ਬਟਨ ਹੈ
ਕੀ ਬੋਰਡ ਦੀ ਤੀਜੀ ਲਾਈਨ ਵਿੱਚ ਵਰਣਮਾਲਾ ਕੋਲੋਨਸੈਮੀਕੋਲੋਨ ਅਤੇ ਕੈਪਸ ਲੌਕ ਦੇ ਬਟਨ ਹਨ
ਟਾਈਪ ਕਰਦਿਆਂ ਅਗਲੀ ਲਾਈਨ ਤੇ ਜਾਣ ਲਈ ਐਂਟਰ ਬਟਨ ਦਬਾਉ
ਵੱਡੇ ਅੱਖਰ ਲਿਖਣ ਲਈ ਕੈਪਸ ਲੌਕ ਬਟਨ ਦਬਾਉ
ਕੀ ਬੋਰਡ ਦੀ ਚੌਥੀ ਲਾਈਨ ਵਿੱਚ ਵਰਣਮਾਲਾ ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ
ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਵਰਣਮਾਲਾ ਦੇ ਦੂਜੇ ਬਟਨ ਇਕੱਠੇ ਦਬਾਉ
ਕੀ ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਇਕੱਠੇ ਦਬਾਉ
ਉਦਾਹਰਣ ਵਜੋਂ ਅੰਕ 1 ਦੇ ਉੱਪਰ ਵਿਸਮਤ ਚਿੰਨ੍ਹ ਹੈ
ਐਕਸਕਲੇਮੇਸ਼ਨ ਵਿਸਮਤ ਚਿੰਨ੍ਹ ਟਾਈਪ ਕਰਨ ਲਈ ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ
ਕੀ ਬੋਰਡ ਦੀ ਪੰਜਵੀਂ ਲਾਈਨ ਵਿੱਚ ਕੰਟਰੌਲਔਲਟ ਅਤੇ ਫੰਕਸ਼ਨ ਬਟਨ ਹਨ
ਇਸ ਵਿੱਚ ਸਪੇਸ ਬਾਰ ਵੀ ਸ਼ਾਮਲ ਹੈ
ਆਉ ਦੇਖੀਏ ਕਿ ਕੇ ਟੱਚ ਕੀ ਬੋਰਡ ਲੈਪਟੋਪ ਕੀ ਬੋਰਡ ਅਤੇ ਡੈਸਕਟੋਪ ਕੀ ਬੋਰਡ ਵਿੱਚ ਕੋਈ ਅੰਤਰ ਹੈ ਜਾਂ ਨਹੀਂ
ਤੁਸੀਂ ਵੇਖੋਗੇ ਕਿ ਕੇ ਟੱਚ ਕੀ ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ ਬੋਰਡ ਬਿਲਕੁਲ ਇਕੋ ਜਿਹੇ ਹਨ
ਆਉ ਹੁਣ ਕੀ ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ
ਇਹ ਸਲਾਈਡ ਵੇਖੋ
ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ
ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ ਛੋਟੀ ਉਂਗਲ ਅਨਾਮਿਕਾ ਵਿੱਚਕਾਰਲੀ ਉਂਗਲ ਤਰਜਨੀ ਅਤੇ ਅੰਗੂਠਾ
ਤੁਸੀਂ ਆਪਣਾ ਖੱਬਾ ਹੱਥ ਆਪਣੇ ਕੀ ਬੋਰਡ ਦੇ ਖੱਬੇ ਪਾਸੇ ਰੱਖੋ
ਛੋਟੀ ਉਂਗਲ ਅੱਖਰ ਏ ਉੱਤੇ ਹੀ ਹੋਣੀ ਚਾਹੀਦੀ ਹੈ ਅਨਾਮਿਕਾ ਅੱਖਰ ਐਸ ਉੱਪਰ ਵਿੱਚਕਾਰਲੀ ਉਂਗਲ ਅੱਖਰ ਡੀ ਉੱਪਰ ਤਰਜਨੀ ਅੱਖਰ ਐਫ ਉੱਪਰ
ਹੁਣ ਆਪਣਾ ਸੱਜਾ ਹੱਥ ਕੀ ਬੋਰਡ ਦੇ ਸੱਜੇ ਪਾਸੇ ਰੱਖੋ
ਛੋਟੀ ਉਂਗਲ ਕੋਲੋਨਸੈਮੀ ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ ਅਨਾਮਿਕਾ ਅੱਖਰ ਐਲ ਉੱਪਰ ਵਿੱਚਕਾਰਲੀ ਉਂਗਲ ਅੱਖਰ ਕੇ ਉੱਪਰ ਤਰਜਨੀ ਅੱਖਰ ਜੇ ਉੱਪਰ
ਆਪਣਾ ਸੱਜਾ ਅੰਗੂਠਾ ਸਪੇਸ ਬਾਰ ਦਬਾਉਣ ਲਈ ਵਰਤੋ
ਪਹਿਲੀ ਵਾਰ ਕੇ ਟੱਚ ਖੋਲ੍ਹਣ ਤੇ ਟੀਚਰ ਅਧਿਆਪਕ ਲਾਈਨ ਡਿਫਾਲਟ ਟੈਕ੍ਸਟ ਦਿਖਾਉਂਦਾ ਹੈ
ਇਸ ਡਿਫਾਲਟ ਟੈਕ੍ਸਟ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਲੈਕਚਰ ਚੁਣਨਾ ਅਤੇ ਲੈਸਨਜ਼ ਦੀ ਟਾਈਪਿੰਗ ਸ਼ੁਰੂ ਕਰਨੀ ਹੈ
ਇਸ ਟਯੂਟੋਰਿਅਲ ਲਈ ਅਸੀਂ ਡਿਫੌਲਟ ਪਾਠ ਨੂੰ ਛੱਡ ਕੇ ਲੈਕਚਰ ਦੀ ਚੋਣ ਕਰੀਏ
ਪਰ ਫਿਰ ਵੀ ਤੁਸੀਂ ਇਸ ਟਯੂਟੋਰਿਅਲ ਨੂੰ ਰੋਕ ਕੇ ਡਿਫੌਲਟ ਪਾਠ ਟਾਈਪ ਸਕਦੇ ਹੋ
ਹੁਣ ਆਉ ਅਸੀਂ ਲੈਕਚਰ ਚੁਣ ਕੇ ਲੈਸਨ ਟਾਈਪ ਕਰਨਾ ਸ਼ੁਰੂ ਕਰੀਏ
ਮੇਨ ਮੈਨਯੂ ਵਿਚੋਂ ਫਾਈਲ ਸਲੈਕਟ ਕਰ ਕੇ ਲੈਕਚਰ ਖੋਲ੍ਹੋ ਤੇ ਕਲਿਕ ਕਰੋ
ਸਲੈਕਟ ਟਰੇਨਿੰਗ ਲੈਕਚਰ ਫਾਈਲ ਕੇ ਟੱਚ ਥੇ ਸਿਲੈਕਟ ਟਰੇਨਿੰਗ ਲੈਕਚਰ ਫਾਈਲ - ਕਟਚ ਡਾਇਲੋਗ ਬੌਕਸ ਦਿੱਸੇਗਾ
ਨੀਚੇ ਦਿਤੇ ਫੋਲਡਰਤੇ ਜਾਉ ਰੂਟ ਯੂ ਐਸ ਆਰ ਸ਼ੈਅਰ ਕੈਡੀਈ4 ਐਪਸ ਕੇ ਟੱਚ root usr share kde4 apps ਕਟਚ ਅਤੇ ਇੰਗਲਿਸ਼ਕੇ ਟੱਚਐਕਸ ਐਮ ਐਲ englishktouchਐਕਸਐਮਐਲ ਨੂੰ ਸਲੈਕਟ ਕਰੋ ਅਤੇ ਖੋਲ੍ਹੋ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਟੀਚਰ ਅਧਿਆਪਕ ਲਾਈਨ ਹੁਣ ਅੱਲਗ ਤਰ੍ਹਾਂ ਦੇ ਅੱਖਰਾਂ ਦਾ ਸਮੂਹ ਦਰਸਾਂਉਦੀ ਹੈ
ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ
ਮੂਲ ਰੂਪ ਤੋਂ ਹੀ ਲੈਵਲ 1 ਅਤੇ ਸਪੀਡ ਜ਼ੀਰੋ ਸੈਟ ਕੀਤੀ ਗਈ ਹੈ
ਇਸ ਲੈਵਲ ਦੇ ਨਵੇਂ ਅੱਖਰ ਉਹ ਅੱਖਰ ਦਰਸਾਂਦੇ ਹਨ ਜਿਹੜੇ ਅਸੀਂ ਇਸ ਲੈਵਲ ਵਿੱਚ ਸਿਖਾਂਗੇ
ਤੁਸੀਂ ਵੇਖੋਗੇ ਕਿ ਕਰਸਰ ਸਟੂਡੈਂਟ ਵਿਦਿਆਰਥੀ ਲਾਈਨ ਵਿੱਚ ਹੈ
ਆਉ ਅਸੀਂ ਕੀ ਬੋਰਡ ਵਰਤਦਿਆਂ ਹੋਏ ਟੀਚਰ ਅਧਿਆਪਕ ਲਾਈਨ ਵਿੱਚ ਦਿੱਸਦੇ ਅੱਖਰ ਟਾਈਪ ਕਰੀਏ
ਜਿਵੇਂ ਜਿਵੇਂ ਅਸੀਂ ਟਾਈਪ ਕਰਦੇ ਹਾਂ ਵਿਦਿਆਰਥੀ ਲਾਈਨ ਵਿੱਚ ਅੱਖਰ ਨਜ਼ਰ ਆਉਂਦੇ ਹਨ
ਹੁਣ ਸਪੀਡ ਖੇਤਰ ਤੇ ਵੇਖੋ ਜਿਵੇਂ ਜਿਵੇਂ ਤੁਸੀਂ ਟਾਈਪ ਕਰਦੇ ਹੋ ਤੁਹਾਡੀ ਟਾਈਪ ਦੀ ਸਪੀਡ ਦੇ ਅਧਾਰ ਤੇ ਅੰਕੜੇ ਵੱਧਦੇ ਘੱਟਦੇ ਹਨ
ਤੁਸੀਂ ਜਿਵੇਂ ਹੀ ਟਾਈਪ ਕਰਨਾ ਬੰਦ ਕਰਦੇ ਹੋ ਤਾਂ ਸਪੀਡ ਗਿਣਤੀ ਘੱਟ ਜਾਏਗੀ
ਆਉ ਹੁਣ ਨੰਬਰ ਸੱਤ ਅਤੇ ਅੱਠ ਟਾਈਪ ਕਰੀਏ ਜਿਹੜੇ ਕਿ ਟੀਚਰ ਅਧਿਆਪਕ ਲਾਈਨ ਵਿੱਚ ਨਹੀਂ ਦਰਸਾਏ ਗਏ
ਵਿਦਿਆਰਥੀ ਲਾਈਨ ਲਾਲ ਹੋ ਗਈ ਹੈ
ਕਿਉਂ ਕਿਉਂਕਿ ਅਸੀਂ ਗ਼ਲਤ ਟਾਈਪ ਜਾਂ ਟਾਈਪ ਕਰਦਿਆਂ ਕੋਈ ਗ਼ਲਤੀ ਕੀਤੀ ਹੈ
ਆਉ ਇਸਨੂੰ ਮਿਟਾ ਦਈਏ ਅਤੇ ਟਾਈਪਿੰਗ ਪੂਰੀ ਕਰੀਏ

ਜਦੋਂ ਤੁਸੀਂ ਲਾਈਨ ਦੇ ਅੰਤ ਤੇ ਪਹੁੰਚ ਜਾਉ ਤਾਂ ਦੂਜੀ ਲਾਈਨ ਤੇ ਜਾਣ ਲਈ ਐਂਟਰ ਬਟਨ ਦਬਾਉ
ਤੁਸੀਂ ਵੇਖੋਗੇ ਕਿ ਅਧਿਆਪਕ ਲਾਈਨ ਹੁਣ ਟਾਈਪ ਕਰਨ ਲਈ ਅੱਖਰਾਂ ਦਾ ਅਗਲਾ ਸਮੂਹ ਦਰਸਾਂਦੀ ਹੈ
ਸਟੂਡੈਂਟ ਵਿਦਿਆਰਥੀ ਲਾਈਨ ਚੋਂ ਟਾਈਪ ਕੀਤਾ ਹੋਇਆ ਪਾਠ ਸਾਫ ਹੈ
ਆਉ ਦੇਖੀਏ ਅਸੀਂ ਕਿੰਨੀ ਸ਼ੁੱਧਤਾ ਨਾਲ ਟਾਈਪ ਕੀਤਾ ਹੈ
ਸਹੀ ਖੇਤਰ ਤੁਹਾਡੀ ਟਾਈਪਿੰਗ ਦੀ ਸ਼ੁੱਧਤਾ ਦਾ ਪ੍ਰਤੀਸ਼ਤ ਦੱਸਦਾ ਹੈ
ਉਦਾਹਰਣ ਵਜੋਂ ਇਸ ਤੇ 80 ਪ੍ਰਤੀਸ਼ਤ ਆ ਰਹਿਆ ਹੈ
ਅਸੀਂ ਟਾਈਪਿੰਗ ਦਾ ਆਪਣਾ ਪਹਿਲਾ ਲੈਸਨ ਪੂਰਾ ਕਰ ਲਿਆ ਹੈ
ਇਹ ਚੰਗੀ ਗੱਲ ਹੈ ਕਿ ਪਹਿਲੇ ਹੌਲੀ ਸਪੀਡ ਨਾਲ ਬਿਲਕੁਲ ਸਹੀ ਟਾਈਪ ਕਰਨਾ ਸਿੱਖੀਏ
ਪਹਿਲਾਂ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ ਪਿੱਛੋਂ ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ
ਆਉ ਅਸੀਂ ਨਵਾਂ ਟਾਈਪਿੰਗ ਸੈਸ਼ਨ ਸ਼ੁਰੂ ਕਰੀਏ
ਨਵਾਂ ਸੈਸ਼ਨ ਸ਼ੁਰੂ ਕਰੋ ਤੇ ਕਲਿਕ ਕਰੋ
ਨਵਾਂ ਟਰੇਨਿੰਗ ਸੈਸ਼ਨ ਸ਼ੁਰੂ ਕੇ ਟੱਚ ਸਟਾਰਟ ਨਿਊ ਟਰੇਨਿੰਗ ਸੈਸ਼ਨ- ਕਟਚ ਡਾਇਲੋਗ ਬੌਕਸ ਵਿੱਚ ਪਹਿਲੇ ਲੈਵਲ ਦੀ ਸ਼ੁਰੂਆਤ ਤੇ ਕਲਿਕ ਕਰੋ
ਤੁਸੀਂ ਕੀ ਦੇਖਦੇ ਹੋ ਟੀਚਰ ਅਧਿਆਪਕ ਲਾਈਨ ਵਿੱਚ ਇਕ ਅੱਖਰਾਂ ਦਾ ਸਮੂਹ ਨਜ਼ਰ ਆ ਰਹਿਆ ਹੈ
ਸਟੂਡੈਂਟ ਵਿਦਿਆਰਥੀ ਲਾਈਨ ਵਿੱਚ ਸਾਰੇ ਅੱਖਰ ਸਾਫ ਹਨ ਅਤੇ ਇਹ ਖਾਲੀ ਹੈ
ਆਉ ਅਸੀਂ ਟਾਈਪ ਕਰਨਾ ਸ਼ੁਰੂ ਕਰੀਏ
ਅਭਿਆਸ ਕਰਦਿਆਂ ਹੋ ਸਕਦਾ ਹੈ ਤੁਸੀਂ ਇਸ ਨੂੰ ਰੋਕ ਕੇ ਕੁਝ ਚਿਰ ਬਾਅਦ ਕਰਨਾ ਚਾਹੋ
ਤੁਸੀਂ ਆਪਣੇ ਸੈਸ਼ਨ ਨੂੰ ਕਿਵੇਂ ਰੋਕੋਗੇ ਸੈਸ਼ਨ ਰੋਕੋ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਸਪੀਡ ਘੱਟ ਨਹੀਂ ਹੋਈ
ਤੁਹਾਨੂੰ ਯਾਦ ਹੋਵੇਗਾ ਜਦ ਪਹਿਲੇ ਸੈਸ਼ਨ ਵਿੱਚ ਅਸੀਂ ਬਿਨਾਂ ਰੋਕਿਆਂ ਟਾਈਪਿੰਗ ਬੰਦ ਕੀਤੀ ਸੀ ਤਾਂ ਸਪੀਡ ਘੱਟ ਗਈ ਸੀ
ਟਾਈਪਿੰਗ ਦੁਬਾਰਾ ਸ਼ੁਰੂ ਕਰਨ ਲਈ ਟੀਚਰ ਅਧਿਆਪਕ ਲਾਈਨ ਵਲੋਂ ਦਰਸਾਇਆ ਅਗਲਾ ਅੱਖਰ ਜਾਂ ਸ਼ਬਦ ਟਾਈਪ ਕਰੋ
ਜਦ ਅਸੀਂ ਟਾਈਪਿੰਗ ਪੂਰੀ ਕਰ ਲਵਾਂਗੇ ਤਾਂ ਅਸੀਂ ਸਹੀ ਖੇਤਰ ਨੂੰ ਦੇਖ ਸਕਦੇ ਹਾਂ
ਇਹ ਟਾਈਪਿੰਗ ਦੀ ਸ਼ੁੱਧਤਾ ਦੱਸਦਾ ਹੈ
ਇਸ ਤਰ੍ਹਾਂ ਅਸੀਂ ਕੇ ਟੱਚ ਟਿਯੂਟੋਰੀਅਲ ਦੇ ਅਖੀਰ ਤੇ ਪਹੁੰਚ ਗਏੇ ਹਾਂ
ਇਸ ਟਿਯੂਟੋਰੀਅਲ ਵਿੱਚ ਅਸੀਂ ਕੇ ਟੱਚ ਇੰਟਰਫੇਸ ਬਾਰੇ ਸਿੱਖਿਆ ਹੈ
ਇਸ ਦੇ ਨਾਲ ਹੀ ਅਸੀਂ160 ਕੀ ਬੋਰਡ ਤੇ ਉਂਗਲਾਂ ਟਿਕਾਣੀਆਂ ਵੀ ਸਿਖਿਆ ਹੈ
ਟੀਚਰ ਅਧਿਆਪਕ ਲਾਈਨ ਤੇ ਵੇਖਦਿਆਂ ਹੋਏ ਟਾਈਪ ਕੀਤਾ
ਅਤੇ ਅਸੀਂ ਆਪਣਾ ਪਹਿਲਾ ਟਾਈਪਿੰਗ ਲੈਸਨ ਪੂਰਾ ਕੀਤਾ
ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ
ਕੇ ਟੱਚ ਖੋਲ੍ਹੋ
ਲੈਵਲ 1 ਦਾ ਟਾਈਪਿੰਗ ਲੈਸਨ ਪੂਰਾ ਟਾਈਪ ਕਰੋ
ਇਸ ਲੈਵਲ ਦਾ ਅਭਿਆਸ ਕਰੋ
ਬਟਨਾਂ ਤੇ ਸਹੀ ਉਂਗਲਾਂ ਰੱਖਣਾ ਯਾਦ ਰੱਖੋ
ਨੀਚੇ ਦਿੱਤੇ ਲਿੰਕ ਤੇ ਉਪਲਭਦ ਵੀਡੀਓ ਵੇਖੋ
ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ
httpspoken tutorialorgWhat is a Spoken Tutorial ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ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
ਜਿਆਦਾ ਜਾਣਕਾਰੀ ਲਈ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਰਜੈਕਟ ਦਾ ਇਕ ਹਿੱਸਾ ਹੈ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
ਇਸ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਆਰਜੀ ਸਲੈਸ਼ ਐਨ ਐਮਈਆਈਸੀਟੀ ਹਾਈਫਨ ਇੰਟਰੋ ਤੇ ਉਪਲੱਭਧ ਹੈ
ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ ਡੈਜ਼ੀਕ੍ਰਿਊ ਸੋਲੂਸ਼ਨਜ਼ ਪੀਵੀਟੀ
ਐੱਲਟੀਡੀ ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ
ਸ਼ਾਮਲ ਹੋਣ ਲਈ ਧੰਨਵਾਦ